ਜ ਜਿੰਦ ਵੜੀ ਦਾ ਏ

time ਵੀ ਦੇਖੀ ਜਾਈਂ ਅਹ ਸਮਾਂ ਵੀ ਦੇਖੀ ਜਾਈਂ

ਹੋਰ ਸੁਣਾ

ਹਾਂ ਦੱਸ ਮਿੰਟ ਕਰਨੇ ਹੁੰਦੀ ਦੱਸ ਮਿੰਟ ਨਾ ਦੋ ਤਿੰਨ ਸਕੇਂਟ ਉਪਰ ਲੈ ਲਈ ਓਹਨੂੰ ਲਗਾਨੇ

ਹਾਂ ਓਹਤੋਂ ਬਾਅਦ ਕੱਟ ਦੇਣਾ ਕੱਟ ਕੇ ਫੇਰ ਦੁਆਰਾ ਕਰ ਲਈ

ਤੂੰ ਗਿਣੀ ਜਾਈਂ ਕਿੰਨੀ ਵਾਰ ਹੋਇਆ ਓਹੀ ਤੇ ਪਰ ਆ ਜਾਂਦਾ ਜੇ ਅੱਜ ਜਿੰਨੀ ਵਾਰ ਫੋਨ ਕਰਨਾ ਨਾ ਉੱਨੀ ਵਾਰ ਉਪਰ ਲਿਖਿਆ ਆ ਜਾਂਦਾ ਕਿ ਹਾਂ ਇੰਨੀ ਵਾਰ ਹੋ ਗਿਆ ਨਾਲ ਦੱਸ ਦੱਸ ਦਾ ਉਪਰ ਆ ਜਾਣਾ ਅੱਛਾ ਤੇ ਫੇਰ ਓਹਨੂੰ ਮਤਲਬ ਉਹ screenshot ਭੇਜਣਾ ਓਹਨੂੰ ਮੈਂ ਨਹੀਂ ਜਿਵੇਂ ਤੇਰਾ ਆਹ ਹੋ ਜਾਣਾ ਨਾ ਇਹ ਪੂਰਾ

ਕਿ ਤੈਂ ਮੈਨੂੰ ਇੰਨੀ ਵਾਰ ਫੋਨ ਕਰ ਲਿਆ ਸੱਤ ਵਾਰ ਤੇਰਾ ਫੋਨ ਹੋ ਗਿਆ

ਫੇਰ ਉਸਤੋਂ ਬਾਅਦ ਤੈਂ ਓਹਨੂੰ ਕਹਿ ਦੇਣਾ ਕਿ ਹਾਂ ਮੇਰਾ ਹੋ ਗਿਆ ਤੇਈ ਦਾ ਪੁੱਛਣ ਦੀਆ scanner ਦਿੱਤਾ ਵਾ ਨਾ

ਨੰਬਰ ਪੁੱਛਣਾ ਓਹਨੇ ਹਾਂ ਕੱਟ ਦੇ ਚੱਲ ਠੀਕ ਹੈ ਫੇਰ bye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

ਮੈਂ ਤੁਹਾਨੂੰ ਪਹਿਲਾ ਵੀ ਆਹ ਗੱਲ ਦੱਸਣਾ ਚਾਹੁੰਦਾ ਸੀਗਾ, ਪਹਿਲੇ ਬੋਲ ਤੇ, ਫਿਰ ਮੈਂ ਕਿਹਾ ਚਲੋ topic ਦਸਾਂਗੇ ਆਪਾ ਪਹਿਲਾ। ਆ ਜਿਹੜਾ ਨਸ਼ਾ ਆ ਨਾ, ਆ ਸਾਰੀ ਜਵਾਨੀ ਖਰਾਬ ਕਰ ਗਿਆ ਸਾਡੇ ਪੰਜਾਬ ਦੀ। ਆਹ ਜਿਹੜਾ ਨਸ਼ਾ ਆ ਨਾ, ਸਾਰੇ ਬੰਦਿਆ ਨੂੰ ਆਹ ਜਿਹਨੂੰ ਕਹਿੰਦੇ ਆ ਨਾ ਸਾਰਾ ਸਾਡਾ ਪੰਜਾਬ ਇਸ ਨਸ਼ੇ ਨੇ ਖਰਾਬ ਕੀਤਾ। ਜਿਹੜਾ ਨਸ਼ਾ ਪੰਜਾਬ ਚ ਨਾ ਕਰੇ ਅੱਜ, ਮੈਂ ਕਹਿੰਦਾ ਨੱਬੇ percent ਕੰਮਕਾਜ ਕਰਦੇ ਹੁੰਦੇ, ਚੋਰੀਆਂ ਚਕਾਰੀਆਂ ਬੰਦ ਹੁੰਦੀਆਂ, ਚਿੱਟਾ ਬੰਦ ਹੁੰਦਾ, ਆਹ ਬੰਦੇ ਮਰਨੇ ਬੰਦ ਹੁੰਦੇ। ਆ ਜਿੰਨੀਆਂ ਵੀ ਬਿਮਾਰੀਆਂ ਚਿੱਟੇ ਕਰਕੇ ਆਉਂਦੀਆਂ ਪਈਆਂ, ਆਹ ਜਿੰਨੀਆਂ ਵੀ ਚੋਰੀਆਂ ਚਕਾਰੀਆਂ, ਚਿੱਟੇ ਕਰਕੇ ਹੁੰਦੀਆਂ ਪਈਆਂ। ਬੰਦੇ ਦੇ ਪੈਸੇ ਪੂਰੇ ਨੀ ਹੁੰਦੇ, ਬੰਦਾ ਚਿੱਟਾ ਲਾਈ ਜਾਂਦਾ। ਹੁਣ ਸਸਤਾ ਵੀ ਨਈ ਆ, sorry ਗਾਲ ਕੱਢੀ ਮੈਂ। ਸਸਤਾ ਵੀ ਨਈ ਆ ਜੀ ਆਹ, ਸੋਨੇ ਤੋਂ ਮਹਿੰਗਾ ਆ ਚਿੱਟਾ। ਹਾਲੇ ਸੋਨਾ ਸਸਤਾ ਵਾ, ਚਿੱਟਾ ਮਹਿੰਗਾ ਆ। ਤੁਹਾਨੂੰ ਦੱਸ ਨੀ ਸਕਦਾ ਮੈਂ, ਆਹ ਆਪਣੇ ਅੱਖੋਂ ਦੇਖੀ ਆਹ ਗੱਲ ਆ। ਬੰਦਾ ਨਾ ਨਸ਼ੇ ਪਿੱਛੇ ਆਪਣੇ ਘਰ ਦਾ ਆਟਾ ਨੀ ਛੱਡਿਆ ਬੰਦੇ ਨੇ। ਬੰਦੇ ਦੇ ਦੋ time ਰੋਟੀ ਬਣਦੀ ਸੀ। ਸਾਡੇ ਨਾਲੋਂ ਬੰਦਾ ਇੱਕ time ਵੇਚ ਕੇ ਆਟਾ, ਪੰਜ ਸੌ ਰੁਪਏ ਲੈ ਕੇ ਨਸ਼ਾ ਕਰ ਲਿਆ। ਉਹ ਨਸ਼ਾ ਵੀ ਉਹਦਾ ਪੂਰਾ ਨੀ ਹੋਇਆ, ਪੰਜ ਸੌ ਨਾਲ। ਉਹ ਕਹਿੰਦਾ ਮੇਰਾ ਕੁਛ ਬਣਿਆ ਈ ਨੀ, ਮੇਰੀ dose ਹੀ ਬਹੁਤ ਆ। ਮੈਂ ਕਿਹਾ ਫੇਰ ਤੂੰ ਆਟਾ ਕਾਹਤੋਂ ਵੇਚਿਆ। ਮੈਂ ਨਹੀਂ ਰਹਿ ਸਕਦਾ। ਮੈਂ ਮਰ ਜਾਗਾਂ, ਇਹ ਸਾਰਾ ਦਿਲ ਦਾ ਵਹਿਮ ਆ। ਆ ਜਿਹੜੇ ਪੰਜਾਬ ਚ center ਖੁੱਲੇ ਨੇ ਵੱਡੇ-ਵੱਡੇ, ਆ center ਆਲੇ ਕੀ ਕਰਦੇ ਨੇ, ਸਾਨੂੰ ਗੋਲੀਆਂ ਤਾਂ ਦੇ ਦਿੰਦੇ ਆ, ਵਾਲੀ ਗੋਲੀਆਂ ਤੇ ਗੋਲੀ ਜੇ ਨਹੀਂ ਮਿਲਦੀ ਕਦੇ ਵੀ, center ਚ strike ਹੁੰਦੀ ਆ, ਕੁਛ ਵੀ ਹੁੰਦਾ। ਗੋਲੀ ਸਾਨੂੰ ਨਹੀਂ ਮਿਲਦੀ ਤਾਂ ਬੰਦਾ ਕੀ ਕਰਦਾ, ਨਸ਼ੇ ਕਰਨ ਲੱਗ ਜਾਂਦਾ। ਯਾ ਬੰਦਾ ਗੋਲੀ ਤੇ ਲੱਗ ਜਾਂਦਾ ਪੱਕਾ ਜਾਂ ਨਸ਼ੇ ਕਰਨ ਲੱਗ ਜਾਂਦਾ। ਆਹ ਗਲਤ ਏ ਬਸ ਇੱਕ ਬੰਦੇ ਨੂੰ ਆਪ ਦਾ ਹਫਤੇ ਜਾਂ ਦੋ ਹਫਤੇ ਗੋਲੀ ਦੇਣੀ ਚਾਹੀਦੀ ਏ। ਆਹ ਜਿਹੜੀ ਸਰਕਾਰ ਸਾਲ-ਸਾਲ, ਦੋ-ਦੋ ਸਾਲ, ਚਾਰ-ਚਾਰ ਸਾਲ ਗੋਲੀਆਂ ਚਲਾਈ ਜਾ ਰਹੀ ਆ ਲਗਾਤਾਰ, ਦਿੰਦੀ ਪਈ ਆ, ਮਹੀਨਾ-ਮਹੀਨਾ, ਦੋ-ਦੋ ਮਹੀਨੇ ਦੀਆਂ ਗੋਲੀਆਂ ਦੇ ਦਿੰਦੇ ਆ, ਆਹ ਗਲਤ ਆ। ਕਈ ਬੰਦੇ ਕੀ ਕਰਦੇ ਆ ਹਫਤੇ ਦੀ ਗੋਲੀ ਲੈ ਲੈਂਦੇ ਆ center ਚ। ਦੋ-ਦੋ ਗੋਲੀਆਂ ਲੱਗੀਆਂ ਹੋਈਆਂ, ਚੌਦਾਂ ਗੋਲੀਆਂ ਹੋ ਗਈਆਂ ਇੱਕਠੀਆਂ। ਫਿਰ ਕੀ ਕਰਦੇ ਨੇ ਗੋਲੀ ਵੇਚ-ਵੇਚ ਕੇ। ਪੰਜਾਹ ਰੁਪਏ ਦੀ ਇੱਕ ਗੋਲੀ ਵੇਚਦੇ ਆ। ਉਹ ਦਿਨ ਦੀਆਂ ਸੱਤ ਗੋਲੀਆਂ ਵੇਚਤੀਆਂ, ਸਾਢੇ ਸੱਤ ਸੌ ਰੁਪਇਆ ਹੋ ਗਿਆ। ਉਹੀ ਉਸਦਾ ਨਸ਼ਾ ਕਰ ਲੈਂਦੇ ਨੇ। ਦੇਖ ਲੋ। ਗੋਲੀਆਂ ਵੀ ਛੋਟੀਆਂ ਵੇਚ ਦਿੰਦੇ ਨੇ, ਕਹਿ ਕੇ ਵੱਡੀ, ਵੇਚ ਦਿੰਦੇ ਨੇ ਛੋਟੀ। ਜਿਹੜੇ ਬੰਦੇ ਨੂੰ ਨਹੀਂ ਪਤਾ, ਵਿਚਾਰੇ ਭਗਤ ਨੂੰ, ਮੇਰੇ ਵਰਗੇ ਨੂੰ। ਉਹ ਵਿਚਾਰਾ ਤੰਗ ਹੁੰਦਾ, ਸਰੀਰ ਪਹਿਲਾ ਹੀ ਅਗਲਾ ਬਾਹਰ ਆਇਆ ਹੁੰਦਾ, ਠੀਕ ਨੀ। ਕੰਮਕਾਜ ਵੀ ਕਰਨਾ ਹੁੰਦਾ, ਉਹ ਕਹਿੰਦਾ ਚਲ ਗੋਲੀ ਨਾਲ ਹੀ ਸਾਰ ਲੈਂਦਾ ਮੈਂ। ਕਿੱਥੇ ਪੰਜ ਸੌ ਜਾਣਾ, ਕਿਥੇ ਪੰਜਾਹ ਰੁਪਏ ਜਾਣੇ। ਅਗਲਾ ਆਹ ਗੱਲਾਂ ਸੋਚ ਕੇ, ਆ ਹੀ ਗੱਲਾਂ ਸੋਚ ਕੇ ਅਗਲਾ ਪੰਜਾਹ ਰੁਪਏ ਖਰਚ ਲੈਂਦਾ। ਇਹ ਪੰਜਾਹ ਰੁਪਏ ਖਰਚ ਲੈਂਦਾ, ਫਿਰ ਸੋਚ ਲੈਂਦਾ ਮੇਰਾ ਪੰਜਾਹ ਰੁਪਏ ਨਾਲ ਸਰਦਾ ਪਿਆ ਤੇ ਮੈਂ ਕਾਹਤੇ ਉਹ ਕਰਾ। ਮੈਂ ਆਹ ਚੀਜ ਦੇਖੀ ਆ, ਕਈ ਬੰਦਿਆਂ ਨੇ ਦੇਖੀ ਆ ਆਹ ਚੀਜ ਵੀ ਆਹ ਜਿਹੜਾ ਨਸ਼ਾ ਆ ਨਾ, ਇਹ ਬੰਦੇ ਨੂੰ ਬਰਬਾਦ ਹੀ ਕਰ ਜਾਂਦਾ। ਪੂਰਾ ਪੂਰਾ ਬਰਬਾਦ ਕਰ ਜਾਂਦਾ ਨਸ਼ਾ। ਇਸ ਕਰਕੇ ਮੈਂ ਕਹਿੰਦਾ ਨਸ਼ਾ ਨਾ ਕਰੋ, ਬਚੋ ਜਿੰਨਾ ਬਚ ਸਕਦੇ ਓ ਬਚੋ। ਵਧੀਆ ਗਾ। ਜੇ ਤੁਸੀਂ ਨਸ਼ਾ ਕਰਦੇ ਰਹੇ ਇਦਾਂ ਹੀ ਚਲਦੇ ਰਹੇ, ਤਾਂ ਤੁਹਾਡੀ ਅੱਗੇ

ਬੰਦੇ ਦਾ ਅੰਤ ਹੁੰਦਾ ਨਾ ਆਹ ਚੀਜ ਮੈਂ ਨਹੀਂ ਕਰਨੀ ਤੇ ਆਹ ਚੀਜ ਕਰਨੀ ਆ ਉਹ ਚੀਜ ਬੰਦੇ ਦਾ ਅੰਤ ਹੀ ਹੁੰਦਾ। ਇਸ ਕਰਕੇ ਮੈਂ ਤੁਹਾਨੂੰ ਗੱਲ ਸਮਝਾਦਾ ਪਿਆ ਸਾਰਿਆਂ ਨੂੰ, ਪੰਜਾਬ ਨੂੰ ਸੰਦੇਸ਼ ਦਿੰਦਾ ਪਿਆ, ਆਹ ਜਿਹੜਾ ਨਸ਼ਾ ਆ, ਇਸ ਤੋਂ ਬਚੋ। ਮੈਂ ਵੀ ਕਰਦਾ ਸੀਗਾ ਪਹਿਲਾ, ਮੈਂ ਵੀ ਅਫੀਮ ਖਾਂਦਾ ਸੀ, ਮੈਂ ਤੁਹਾਨੂੰ ਸੱਚੀ ਗੱਲ ਦੱਸਾ। ਮੇਰੇ ਨਾਲ ਦਾ ਮੁੰਡਾ ਭੁੱਕੀ ਖਾਂਦਾ ਸੀਗਾ, ਦਾਰੂ ਪੀਂਦਾ। ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਠੀਕ ਆ। ਅਗਲਾ ਘਰ ਵੀ ਚਲਾਉਂਦਾ ਪਿਆ, ਸਾਰਾ ਕੁਛ ਕਰਦਾ ਪਿਆ, ਆਏ ਤਾਂ ਨੀ ਆ ਵੀ ਸਾਰਾ ਦਿਨ ਨਸ਼ੇ